ਇਕ ਅਨੁਪਮ ਧਰਿਸ਼ਯ ਪੇਸ਼ ਕਰਦਾ ਹੈ। ਦੀਵਾਲੀ ਭਾਵੇਂ ਕੇ ਰਾਤ ਨੂੰ ਮਨਾਈ ਜਾਂਦੀ ਹੈ। ਲੇਕਿਨ ਲੋਕਾਂ ਦੀ ਇਸ ਨੂੰ ਮਨੌਣ ਦਾ ਚਾਅ ਸਵੇਰੇ ਤੋਂ ਹੀ ਹੁੰਦਾ ਹੈ ਲੋਕ ਬਜ਼ਾਰਾਂ ਵਿਚ ਮਠਿਆਈ ਆਤਿਸ਼ਵਾਜੀ ਖਰੀਦਦੇ ਹਨ. ਇਸ ਦਿਨ ਆਪਣੇ ਯਾਰਾਂ ਦੋਸਤਾਂ ਨੂੰ ਬੰਦ ਮਿਠਾਇ ਦੇ ਡੱਬੇ ਦੇਕੇ ਖੁਸ਼ੀ ਮਹਿਸੂਸ ਕਰਦੇ ਹਨ। ਰਾਤ ਨੂੰ ਲੋਕ ਲੱਛਮੀ ਦੀ ਪੂਜਾ ਕਰਦੇ ਹਨ। ਤੇ ਓਹਨਾ ਦਾ ਰਾਤ ਨੂੰ ਘਰ ਦੇ ਦਰਵਾਜੇ ਖਿੜਕੀਆਂ ਖੁਲੀਆਂ ਰੱਖ ਕੇ ਸੋਮਨ ਗੇ ਤਾਂ ਲੱਛਮੀ ਏਨਾ ਦੇ ਘਰ ਜਰੂਰ ਆਵੇਗੀ। ਇਸ ਦਿਨ ਲੋਗ ਜੁਆ ਵੀ ਖੇਡਦੇ ਹਨ ਜੋ ਕਿ ਬਹੁਤ ਮਾੜੀ ਆਦਤ ਹੈ ਦੀਵਾਲੀ ਦੀ ਰਾਤ

ਕਾਰਤਿਕ ਮਹੀਨੇ ਅਕਤੂਬਰ ਯਾ ਨਵੰਵਰ ਵਿਚ ਇਹ ਅਮਵਾਸਯਾ ਤੇ ਆਉਂਦਾ ਹੈ. ਘਰਾਂ ਤੇ ਦੁਕਾਨਾਂ ਦੀ ਸਾਫ ਸਫਾਈ ਅਤੇ ਤੇ

ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰ ਭੀ ਮਿਠਾਈਆਂ ਦਾ ਅਮ ਆਦਾਰ ਪ੍ਰਧਾਨ ਕੀਤਾ ਜਾਂਦਾ ਹੈ। ਲੋਕ ਦੁਸ਼ਮਣੀ ਭੁਲਾ ਕੇ ਰਲ ਮਿਲ ਕੇ ਤਿਯੋਹਾਰ ਮਨੌਂਦੇ ਹਨ। ਬਚੇ ਇਕ ਮਹੀਨਾ ਪਹਿਲਾ ਹੀ ਪਟਾਖੇ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਫਿਰ ਦੀਵਾਲੀ ਦੀ ਰਾਤ ਨੂੰ ਪਟਾਖਿਆਂ ਦੀ ਰੌਣਕ ਸ਼ਾਮ ਨੂੰ ਹੋ ਜਾਂਦੇ ਹਨ। ਦੀਵਾਲੀ ਦੀ ਰਾਤ ਨੂੰ ਧਨ ਦੌਲਤ ਦੀਨ ਦੇਵੀ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ. ਇਸ ਦਿਨ ਦੁਕਾਨਦਾਰ ਵਪਾਰੀ ਨਵੇਂ ਖਾਤੇ ਖੋਲਦੇ ਹਨ। ਇਸ ਦਿਨ ਖੁਸ਼ੀ ਮੌਜ ਮਸਤੀ ਅਤੇ ਆਨੰਦ ਦਾ ਤਿਯੋਹਾਰ ਹੈ। ਤਿਯੋਹਾਰ ਦੇ ਉਤਸਾਹ ਵਿਚ ਰੰਗ ਵਿਰੰਗੇ ਨਵੇਂ ਕੱਪੜੇ ਪਹਿਨਕੇ ਬਜ਼ਾਰ ਅਤੇ ਇੱਕ ਦੂਜੇ ਦੇ ਘਰ ਨੂੰ ਜਾਂਦੇ ਹਨ। ਧਨਤੇਰਸ ਅਤੇ ਦੀਵਾਲੀ ਤੋਂ ਇਕ ਦਿਨ ਪਹਿਲਾ ਲੋਕ ਨਵੇਂ ਭਾਂਡੇ ਗਹਿਣੇ ਆਦਿ ਖਰੀਦ ਦੇ ਹਨ। ਦੀਵਾਲੀ ਨਾਲ ਸਰਦੀ ਦੇ ਨਾਲ ਸਰਦੀ ਭੀ ਨਦੀ ਹੈ। ਚੋਦਾਂ ਸਾਲਾਂ ਦੇ ਬਨਵਾਸ ਤੋਂ ਬਾਦ ਰਾਵਨ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋ ਭਗਵਾਨ ਰਾਮ, ਲਸ਼ਮਣ ਤੇ ਸੀਤਾ ਨੂੰ ਅਯੋਧਯਾ ਵਾਸੀਆਂ ਅਯੋਧਿਆ ਪ੍ਰਤਿਤਾ ਅਯੋਧਿਆ ਵਾਸੀਆਂ ਨੇ ਓਹਨਾ ਦੀ ਖੁਸ਼ੀ ਵਿਚ ਘਿਉ ਦੇ ਦੀਵੇ ਜਗਾਏ ਇਸੇ ਤਰਾਹ ਹੀ। ਇਹ ਤਿਯੋਹਾਰ ਹਰ ਸਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਤਿਓਹਾਰ ਨੂੰ ਬੜੀ ਧੂਮਧਾਮ ਅਤੇ ਉਤਸਾਹ ਨਾਲ ਮੰਨਦੇ ਹਨ। ਇਹ ਤਿਯੋਹਾਰ ਲੋਕ ਜੀਵਨ ਦਾ ਸੱਚਾ ਹਜ਼ਾਰਾਂ ਵਰ੍ਹਿਆਂ ਦਾ ਤਜੁਰਬਾ ਭੀ ਸ਼ਾਮਿਲ ਹੁੰਦਾ ਸਗੋਂ ਰਲ ਮਿਲ ਕੇ ਮਨੌਂਦੇ ਹਾਂ। ਦੀਵਾਲੀ ਸ਼ਬਦ ਦੀ ਬਾਲ ਅਰਥ ਅਰਥਾਂ ਦੀ ਮਾਲਾ ਤੋਂ ਵਨੀਆਂ ਹੈ ਕਰਤਾ ਹਰਾਮ ਮਾਲਾ ਦੀ ਬਾਲਾ ਬਾ ਦੀਵਾ ਦੀਵਾਲੀ ਵਾਲੀ ਰਾਤ ਲੋਕ ਆਪਣੀ ਘਰਾਂ ਦੀਆਂ ਕੰਦਾ ਮੁਖ ਦਵਾਰ ਅਤੇ ਵਨੇਰੇਆਂ ਉਤੇ ਦੀਵੇ ਜਾਂ ਮੋਤੀਆਂ ਦੀ ਕਤਾਰਾਂ ਲਗਾ ਦਿੰਦੇ ਹਨ। ਅੱਜਕਲ ਦਿਵੇਆਂ ਦੀ ਥਾਂ ਬਣਵਾ ਦੀਆਂ ਲੜੀਆਂ ਲ ਹੈ। ਪੰਜਾਬ ਵਿਚ ਇਹ ਤਿਯੋਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਭਾਰਤ ਵਿਚ ਦੀਵਾਲੀ ਇਕ ਧੂਮਧਾਮ ਨਾਲ ਤਿਯੋਹਾਰ ਮਨਾਇਆ ਜਾਂਦਾ ਹੈ। ਦੀਵਾਲੀ ਹਰ ਸਾਲ ਕੱਤਕ ਦੀ ਮਸਿਆ ਨੂੰ ਆਉਂਦੀ ਹੈ। ਆਮ ਤੋਰ ਤੇ ਇਸ ਦਿਨ ਇਹ ਦਿਨ ਦੁਸ਼ਹਿਰੇ ਤੋਂ ਬੀ ਦਿਨ ਮੰਗਰੋੰ ਆਉਂਦਾ ਹੈ। ਮਸਿਆ ਦੀ ਇਹ ਰਾਤ ਨਵੰਵਰ ਮਹੀਨੇ ਨਦੀ ਹੈ। ਰਾਤ ਨੂੰ ਦਿਵੇਆਂ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਵਿਚ ਹਨੇਰਿਆਂ ਨੂੰ ਭੀ ਰੋਸ਼ਨ ਕਰ ਦਿੰਦੀ ਹੈ। ਦੀਵਾਲੀ ਹਿੰਦੂਆਂ ਦਾ ਸਾਂਝਾ ਤਿਯੋਹਾਰ ਹੈ। ਇਹ ਸਾਂਝੇ ਸਰਗ ਸਾਂਝੇ ਤਿਯੋਹਾਰ ਨਾਲ ਕਈ ਇਤਿਹਾਸਿਕ ਘਟਨਾਮਾ ਜੁੜੀਆਂ ਹੋਇਆਂ ਹਨ. ਜਿਵੇਂ ਚੋਦਾਂ ਸਾਲ ਬਨਵਾਸ ਕਟ ਕੇ ਅਯੋਧਿਆ ਵਿਚ ਓਨਾ ਦੀ ਆਉਣ ਦੀ ਖੁਸ਼ੀ ਵਿਚ ਅਤੇ ਸਿਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਿਗੋਵਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਰਿਹਾ ਹੋਕੇ ਬਾਪਸ ਅੰਬਰਸਰ ਪਹੁੰਚੇ ਇਸ ਖੁਸ਼ੀ ਦੇ ਵਿਚ ਸ਼੍ਰੀ ਹਰਿਮੰਦਰ ਸਾਹਿਬ ਦੀ ਦੀਪਮਾਲਾ ਕੀਤੀ ਗਈ।

ਅਹ ਦਾਦਾ ਜੀ ਅਕਸਰ ਮਨੁ ਹੀ ਕਹਿੰਦੇ ਹਨ ਕੋਈ ਵੀ ਕਾਮ ਹੋਵੀ ਕਿਉਕਿ ਊ ਮਾਰੀ ਨਾਲ ਹੋਰ ਕਿਸੇ ਚੰਗੇ ਦੋਸਤ ਵਾਂਗੋ ਬ੍ਯ੍ਹਾਰ ਜਵਾਰ ਕਰ ਦੇ ਸਨ ਓਨਾ ਕਦੇ ਮੇਹ੍ਸੂਸ ਨਾਈ ਹੋਣ ਦਿੱਤਾ ਕੇ ਊ ਮਾਰੀ ਦਾਦਾ ਜੀ ਹੁਣ ਤੇ ਮੈਂ ਊ ਦਾਦਾ ਜੀ ਹੁਣ ਖਰਗੋ ਅਜੀਹਾ ਲਗਦਾ ਸੇ ਕੀ ਊ ਕੋਈ ਦੋਸਤ ਆ ਨਾਲ ਮਾਰੀ ਕਲ ਊ ਮੈਂ ਕਰੋ ਤਾ ਮੈਂ ਬਰੀ ਵੜਿਆ ਗਲ ਗਾਏ ਸੇ ਗੱਲਾ ਵਿਚੋ ਹਸੀ ਹਸਦੇ ਪਰ ਅਸੀਂ ਜਦੋ ਅਪਨੀ ਪਿੰਡ ਤੋ ਕੁਛ ਤੋਰੀ ਤੇ

ਆਯ ਊ ਸਾਦਕ ਤੇ ਨੀ ਵਿਚ੍ਯਾ ਤੇ ਅਸੀਂ ਊ ਕਲ ਸਰ੍ਰਕ ਤੇ ਲਾਯ੍ਤੀਯ ਪ੍ਯ ਸੇ ਲਾਯ੍ਤ੍ਯਾ ਪ੍ਯ ਸੇ ਲਾਯ੍ਤ੍ਯਾ ਪ੍ਯ ਸੇ ਸਵੋ ਜੇ ਆ ਲਾਗ ਦਾ ਸੇ ਆਚਾ ਊ ਸਰ੍ਰਕ ਤੇ ਲਾਯ੍ਤ੍ਯਾ ਪ੍ਯ ਸੇ ਗਾ ਕੇ ਉਸ ਦਾ ਬਾਰਾ ਲਹੁ ਨਿਕ੍ਲ੍ਯਾ ਸੇ ਸ਼ਾਹਿਦ ਓਨਾ ਦੇ ਸਿਰ ਤੇ ਸਤ ਲਾਗੀ ਲਗਨ ਕਲਾਂ ਯਨਾ ਲਹੁ ਨਿਕਲ ਗਯਾ ਸੇ ਮੈਂ ਵੀ ਆਯ ਜਿੰਨੀ ਮੋਕ਼ਾ ਪਹਲੀ ਵਾਰ ਵਾਯ੍ਖ੍ਯਾ ਉਸ ਦਾ ਬੰਦ ਨਹੀ ਸੇ ਹੋ ਰਾਯ੍ਹਾ ਪਰ ਊ ਆਦਮੀ ਮੈ ਮੈ ਓਤੇ ਹੀ ਕਰ ਸੇ ਜਿਸ ਕੋਲੋ ਆਯ ਸਬ ਹੋਯਾ ਸੇ ਉਸ ਨੂ ਬਾਰਾ ਮਨਾ ਉਸ ਨੂ ਵੀ ਬਾਰਾ ਪਾਸ਼੍ਤਾਵਾ ਸੇ ਜਿਤੋੰ ਤਕ ਮੈਂ ਵਾਯ੍ਖ੍ਯਾ ਊ ਰੋ ਰਾਯ੍ਹਾ ਸੇ ਊ ਪਰ ਊ ਸੀ ਵੀ ਕੋਈ ਗਲਤੀ ਨਾਈ ਸੇ ਜੋ ਵੀ ਹੋਯਾ ਅਚਾਨਕ ਹੀ ਹੋਯਾ ਸੇ ਪਰ ਮੈ ਵਾਯ੍ਖ੍ਯਾ ਕੇ ਓਦੇ ਛੇ ਚੇਹਰੇ ਤੇ ਸਾਫ਼ ਦਿਖਾਈ ਦੇ ਰਾਯ੍ਹਾ ਸੇ ਚੀ ਊ ਜਾਨ ਬੁਜ ਕੇ ਨਾਈ ਸੇ ਕਿੱਤਾ ਊ ਕਟਨਾ ਸੇ ਜੋ ਵੀ ਹੋਯਾ ਸੇ ਪਰ ਮੈਂ ਖੂਨ ਨੂ ਲਗਾਤਾਰ ਨਿਕਲਦਾ ਵਿਖ ਲਿਯਾ ਸੇ ਅਸੀਂ ਤੋਰਾ ਓਤੇ ਤੋਰਾ ਚਿਰ ਖੇਡ ਤੇ ਸਦਾ ਦਿਲ ਪਿਗਲਾਂ ਪਿਗਲ ਗਿਆ ਸਾਨੂ ਆਦਮੀ ਤੇ ਤਰਸ ਯਾ ਅਸੀਂ ਕ੍ਯਾ ਕੋਈ ਨਾ

ਉਸ ਰੋਂਦੇ ਰੋਂਦੇ ਮੈਂ ਵੀ ਸਿਰ ਹਿਲਾਯਾ ਉਸ ਦਿਯਾ ਏਕ੍ਕਾ ਨਾਲ ਪਾਰਿਯਾੰ ਹੋਯਾ ਪ੍ਯ ਤੇ ਉਸ ਦਾ ਸ਼ਾ ਹੰਜੂਆ ਨਾਲ ਪਰਯ ਹੋਯਾ ਸੇ ਅਸੀਂ ਉਸ ਦੇ ਦੇ ਸ਼ਰੀਰ ਕਮਬ ਰਾਯ੍ਹਾ ਸੇ ਕ੍ਯੂਂ ਕੇ ਉਸ ਨੂ ਲਾਗ ਰਾਯ੍ਹਾ ਸੇ ਕੇ ਉਸ ਦੇ ਕਤਲ ਹੋ ਗਯਾ ਹੈ ਊ ਹੇਠ ਵਿਚ ਰੁਮਾਲ ਪਾਰੀ ਆ ਆਕਾ ਤੇ ਹੰਜੂ ਸਾਫ਼ ਕਰ ਰਾਯ੍ਹਾ ਸੇ ਉਸ ਦੀ ਜਾਨ ਨਿਕਲਦੀ ਨਿਕਲਾਂ ਲਗਦੀ ਤੇ ਉਹ ਲੱਤਾਂ ਮਾਰ ਕੇ ਤੜਪ ਰਿਯਾ ਸੀ ਉਸ ਨੂ ਕੋਈ ਵੀ ਚੂਕ ਲਿਯਾ ਸੇ ਅਸੀਂ ਸਵੈਰ ਦੇ ਸਾਤ ਪੰਤਾਲੀ ਦੇ ਕ਼ਰੀਬ ਵੋ ਸਮਾਂ ਸੇ ਸ਼ਾਹਿਦ ਉਸ ਵਾਲੀ ਆਯ ਕੋਈ ਵੀ medical store ਕੁਲਾ ਜੇ ਅਸੀਂ ਕ੍ਯੂਂ ਕੇ doctor ਅੱਠ ਯਾ ਨੋ ਬਾਜੀ ਓਨ੍ਡੇ ਨੇ ਜੀਰਾ ਵੀ ਕੋਈ ਕੋਲੋ ਨੰਗ ਦਾ ਉਸ ਨੂ ਵਿਖ ਕੇ ਅਪਨੇ ਰਾਸਿ ਤੋ ਜਾਂਦਾ ਪਰ ਉਸ ਦਾ ਦਰਦ ਸੀ ਜੋ ਹੋਰ ਤੇਜ ਹੋ ਰਾਯ੍ਹਾ ਸੀ ਜ਼ਾਯਦਾ ਦੇਰ ਉਸ ਦੀ ਹਾਲਤ ਵਾਯ੍ਖੀ ਨਾ ਗਈ ਮੇਰੇ ਤੋ ਦਾਦਾ ਜੀ ਦੇ ਕਹਿਣ ਤੋ ਪਹਲਾ ਹੀ ਮੈ ਉਸ ਨੂ ਹੁਣ ਤੇ motorcycle ਤੋਰ ਲਿਯਾ ਅਸੀਂ ਪੋਚਨ ਤਕ ਉਸ ਦਿਯਾ ਗਲਾ ਕਰ ਦੇ ਰਹੀ ਤੇ ਅਸੀਂ ਉਸ ਦੇ ਦਰਦ ਨੂ ਮੇਹ੍ਸੂਸ ਕਿੱਤਾ ਮੈਂ ਮਨੁ ਕੰਡੇ ਦਾਦਾ ਜੀ ਤੂ ਵੀ ਥ੍ਯਾਨ ਨਾਲ ਚਲਾ ਤਾ ਮੈਂ ਕ੍ਯਾ ਕੇ ਟਾਕ ਆ ਮੀਰਾ ਸਦਾ plan ਫਿਰ ਤੋ ਉਸ ਵਾਲ ਗਿਆ ਆ ਤੇ ਅਸੀਂ ਫਿਰ ਉਸ ਦਿਯਾ ਗੱਲਾ ਕਰਨ ਲਗੀ ਕਲ ਮੈਂ ਵਾਯ੍ਖ੍ਯਾ ਕੀ ਚੰਗੀ ਤਰਹ ਨਿੱਕਾ ਜਿਯਾ ਮਾਸੂਮ ਸੇ ਗਾ ਸੇ ਊ ਸ਼ਾਹਿਦ ਉਸ ਦੇ ਅਗੀ ਪੀਚੀ ਕੋਈ ਨਾਈ ਸੇ ਊ ਕੱਲਾ ਸੇ ਪਰ ਊ ਬੋਹਤ

ਕੁਜ ਵੀ ਨਾਈ ਹੋ ਸਕਦਾ ਸੇ ਪਰ ਮਾਰਨ ਦੀ ਸੰਭਾਵਨਾ ਜ਼ਾਯਦਾ ਨਜ਼ਰ ਆ ਰਹੀ ਸੇ ਕ੍ਯੂਂ ਕੇ ਉਸ ਦੀ ਹਾਲਤ ਬੋਹਤ ਗੰਭੀਰ ਸੀ ਕਾਮ੍ਘਿਰ ਸੀ ਊ ਅਸੀ ਉਸ ਦਿਯਾ ਗੱਲਾ ਕਰ ਦੇ ਹੋਯਾ ਆਂ ਅੰਮ੍ਰਿਤਸਰ ਤਕ ਪਹੁੰਚੇ ਪਰ ਤੀਹਾਂਨ ਸੀ ਕਿ ਮੁਰ ਕੇ ਅਣਦੇ ਓਥੇ ਟਿਕਦਾ ਸੀ ਮੀਰਾ ਇਕ cherry road ਤੇ ਆ ਹਸਪਤਾਲ ਊ ਦਾਦਾ ਜੀ ਨੂ ਮੈ ਫਿਰ ਉਸ ਤੋ ਬਾਅਦ ਪਾਬੰਤ ਅਪਨੀ college ਪਹੁੰਚਿਯਾ bar ਕਰ ਦਾ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਚੋਨ ਚੋਣ ਵੀ ਪੰਜਾਬੀ ਦਾ ਇਮਤਿਹਾਨ ਸੀ ਮੀਰਾ ਮੀਰਾ ਛੇਵੀ semester ਦਾ ਇਮਤਿਹਾਨ ਜੋ ਵੀ ਬੋਹਤ ਵੜਿਆ ਨਾ ਹੋਯਾ ਮੀਰੀ ਕੋਲੋ ਮੀਰਾ ਤੇਯ੍ਹਾਂ ਉਸ ਕਟਨਾ ਤੋ ਹੁਟ ਹੀ ਨਾਈ ਰਾਯ੍ਹਾ ਸੀ ਜੀਰਾ ਹਸਪਤਾਲ ਦਾਦਾ ਜੀ ਗੇ ਸਨ ਇਮਤਿਹਾਨ ਤੋ ਤੁਰੰਤ ਬਾਅਦ ਓਤੇ ਪਹੁੰਚ ਗਯਾ ਮੈਂ ਓਤੇ ਵਾਯ੍ਖਾਂ ਆ ਤੇ ਪੁਚਾਣ ਦੇ ਪਤਾ ਲੱਗਾ ਕੇ ਕਿਵੇ ਦੇ ਦਾਦਾ ਜੀ ਦੇ ਆਮ ਤੋ ਪਹਲਾ ਹੀ ਹੀ ਵਾਪਸੀ ਕਰ bus ਵਿਚ ਚਲੀ ਗੇ ਨੇ ਫਿਰ ਊ ਫਿਰ ਹੋਰ ਕੋ ਕਾਮ ਨਾ ਹੋਣ ਕਰ ਕੇ ਵਾਪਿਸ ਉਸੀ ਰਸਤੇ ਤੇ ਤੁਰ ਪ੍ਯ ਫਿਰ ਮੈਂ ਅੱਡੀ ਪੋਨੀ ਕਾਂਟੇ ਤੇ ਬਾਅਦ ਉਸੀ ਤਾਂ ਤੇ ਆਯਾ ਮੈਂ ਖੂਨ ਹੀ ਖੂਨ ਸੇ ਓਤੇ ਕੋਈ ਵੀ ਨਾਈ ਸੀ ਹੋਰ ਪਰ ਊ ਮਾਰ ਗਯਾ ਸੀ ਕੀਨੀ ਊਕੀ ਨਿਕਲੀ ਹੋਵੇ ਗੀ ਸੀ ਜਾਨ ਕਿੰਨਾ ਊਹੋ ਰੋਯਾ ਹੋਵੇ ਗਾ ਅਮ ਊ ਜਿਸ ਤੋ ਊ ਜਿਸ ਤੋ ਆਯ accident ਹੋਯਾ ਸੀ accident ਹੋਯਾ ਸੀ ਸਬ ਕੁਛ ਹੋਯਾ ਸੀ ਪਰ ਜਿਸ ਤੋ ਪਰ ਜਿਸ ਤੋ ਆਯ ਸਬ ਹੋਯਾ ਸੀ ਊ ਵੀ ਉਸੀ ਦਰਦ ਉਸੀ ਦਰਦ ਮੇਹ੍ਸੂਸ ਸਬ ਪਹਲੀ ਆ ਸੀ ਯਾ ਹੋਵੇ ਗਾ ਉਸ ਨੂ ਮਾਰੀ ਨੁ ਵਿਖ ਕੇ ਸੋਚਿਯ ਮੈਂ ਪਤਾ ਨਾਈ ਉਸ ਦੇ ਮਾਰਨ ਤੋ ਪਹਲਾ ਚਲਾ ਗਯਾ ਹੋਵੇ ਗਾ ਜਾ ਫਿਰ ਮਰਨ ਤਕ ਓਨੇ ਇਲਤਿਜਾ ਕੀਤਾ ਹੋਵੇ ਗਾ ਊ ਮਾਯਸ ਊ ਮਾਸੂਮ ਜਿਯਾ ਅਜੇ ਛੋਟਾ ਜਿਯਾ ਸਰ੍ਰਕ ਦੇ ਸੱਜੀ ਪਾਸੇ ਖੂਨ ਦੇ ਤੋਰਾ ਆ ਤੋਰਾ ਖੋਲ ਮੈਂ ਤੇ ਆ ਸੀ ਕੁੱਤਾ ਪਨਵੇ ਊ ਕੁੱਤਾ ਸੀ ਪਰ ਜਾਨ ਸੀ ਉਸ ਦੇ ਵਿਚ ਜੋ ਬੋਹਤ ਊਖੀ ਨਿਕਲੀ ਓਵੇ ਗੀ ਪਰ ਊ ਤਾਂ ਮਾਰ ਗਯਾ ਪਰ ਜਿਸ ਨੇ ਵੀ ਆਯ ਸਬ ਜਿਸ ਤੋ ਵੀ ਆਯ ਸਬ ਹੋਯਾ ਊ ਰੋ ਰੋ ਕੇ ਜ਼ਾਹਿਰ ਕੁੰਡਾ ਦਸ੍ਯ ਹੋਯਾ ਕੇ ਹੁਮ੍ਦਾਰਦੀ ਦੀ ਭਾਵਨਾ ਅਜੇ ਵੀ ਕਿਸੇ ਨਾ ਕਿਸੇ ਦੇ ਵਿਚ ਹੈ ਗੀ ਹੈ ਕਿਸੇ ਵੀ ਕਿਸੇ ਦੇ ਦਰਸ ਆਵਣਾ ਕਿਸੇ ਦੇ ਦੁਖ ਤਕਲੀਫ਼ ਨੂ ਸਮ ਮੇਹ੍ਸੂਸ ਕਰਨਾ ਕਿਸੇ ਅੰਜਨ ਨੂ ਆਪਣਾ ਸਮਝਨਾ ਆਪਣੀ ਗਲਤੀ ਦਾ ਪਛਤਾਵਾ ਹੋਣਾ ਬੋਹਤ ਵਾਦੀ ਗਲ ਹੈ ਅਤੀ ਏ ਸਬ ਉਸ ਤੋ ਸਿਖਯ ਮੈਂ ਊ ਉਸ ਨੂ ਸਰ੍ਰਕ ਤੋ ਪਾਸ੍ਸ੍ਯ ਲੇ ਕੇ ਫਿਰ ਅਪਨੇ ਕਾਮ ਕਾਮ ਗਯਾ ਹੋਵੇ ਗਾ ਓਚ ਨੇ ਉਸ ਦੇ ਗਲ ਪਾਏ bag ਤੋ

ਇਸ ਕਰ ਕੇ ਕਿੱਤਾ ਕੀ ਇਸ ਵਿਚ ਕੁਜ ਨਾ ਕੁਜ ਸਿਖਾਂ ਨੂ ਮਿਲਦਾ ਹੈ ਮਨੁ ਦੂਜੇ ਦੇ ਦਰਦ ਮੇਹ੍ਸੂਸ ਅਤੀ ਅਪਨੇ ਵੰਨਾ ਦੀ speech ਕਰ ਕੇ ਕਰਨ ਤੇ ਅਵਾਰਾ ਕੁਤਿਯਾ ਦੇ ਜਾਨਵਰਾਂ ਦਾ ਬਚਾ ਕਰਨਾ ਤੇਰੇ ਬਿਨਾ ਮੈਂ ਹਸਨਾ ਖ੍ਯ੍ੜਨਾ ਨਾਚਨਾ ਗੋਨਾ ਪਾਲ ਪਾਲ ਤੇਰਾ ਯਾਰ ਮਨੁ ਓਨਾ ਆਯ ਸਬ ਕਟਨਾ ਕਤ ਰਹੀ ਜੋ ਚੰਗਾ ਲਾਗ ਦਾ ਹੁਣ ਦੁਨਿਆ ਦਾ ਹਰ ਕੋਨਾ ਪਤਾ ਨਹੀ ਸਬ ਵਾਪਰ ਕੀ ਰਾਯ੍ਹਾ ਹੈ ਹਰ ਹੱਦਾ ਆ ਕ੍ਯੂਂ ਦਿਲ ਟਾਪ ਰਾਯ੍ਹਾ ਹੈ ਤੂ ਜਦ ਵੀ ਮਾਰੀ ਖੋਲ ਸੀ ਦੀ ਲਾੰਗ ਦੀ ਮੇਰੇ ਵਿਚ ਆਯ ਦਿਲ ਜਿਵੇ ਮੇਰੇ ਨਾਚ ਰਾਯ੍ਹਾ ਹੈ ਉਂਜ

ਨਜ਼ਰ ਤੇਰੀ ਤੋ ਹਿਲੀ ਨਾ ਜੋ ਸੋਚਾਯਾ ਉਜ ਕਦੇ ਹੋਯਾ ਨਹੀ ਅਮ ਮਨ ਕਦੇ ਯਦਾ ਖੋਯਾ ਨਹੀ ਤੂ ਪੁਲ ਜੇ ਆਯ ਨਹੀ ਹੋ ਸਕਦਾ ਤੇਰੇ ਬਿਨਾ ਮੈਂ ਕਿਸੇ ਦਾ ਹੋਯਾ ਨਹੀ ਕਾਯ੍ਸਾ ਏ ਖੇਲ ਸਿਯਾਸਤ ਦਾ ਸਿਯਾਸਤ ਕਾਯ੍ਸਾ ਆਯ ਖੇਲ ਸਿਯਾਸਤ ਦਾ ਪੰਜਾਬ ਦੀ ਜ਼ੁਬਾਨੀ ਨੂ ਜੀਲਾ ਵਿਚ ਆਯ ਨਾ ਵਿਚ ਖਾਲਿਯਾ ਹੈ ਜੋ ਗੱਲਾ ਪੰਜਾਬ ਦੇ ਪਹਲੇ ਦਿਯਾ ਕਰ ਦਾ ਹੁੰਦਾ ਸੀ ਪੰਜਾਬ ਨੂ ਨਸ਼ਾ ਮੁਕਤ ਕਰਨ ਰੂੰ ਦੀ ਹਿਮਤ ਪਰ ਦਾ ਹੈ ਹੁੰਦਾ ਸੀ ਪਰ ਅੱਜ ਸਰ੍ਤਾਯਾ ਨੇ ਉਸ ਨੂ ਹੀ ਚ ਗਯਾ ਹੈ ਅੱਜ ਸਿਯਾਸਾਤਾ ਦੇ ਖਿਲਾਫ਼ ਅਵਾਜ਼ ਨਾ ਚੁਕਾਨ ਕੋਈ ਚੂਕ ਦਾ ਹੈ ਲੋੜ ਕਰਨ ਵਾਲਾ ਆਯ ਧੀਪ ਤੇ ਤੇ ਖਿੰਦੁ ਵਾਂਗ ਜਾ ਮੁਕ ਦਾ ਹੈ ਤਾਰ੍ਮਾਂ ਨਸਲਾ ਤੋ ਉਸ ਦਾ ਦਿਲ ਉਰਤਾ ਹੈ ਨਾਲ ਅਸੀਂ ਲ੍ਰਨਾ ਹੈ ਵੱਖਰੇ ਵੇ ਦੀ ਗਲ ਜੋ ਜੋ ਜੋ ਗਲ ਕਰੀ ਗੇ ਅਸੀਂ ਕਦੋ ਉਸ ਨੂ ਪਢ਼ਨਾ ਹੈ ਲੋਗ ਚੰਟਰ ਤਾ ਤਾ ਕ੍ਯਾ ਸਰਦਾਰ ਨੇ ਬਾਸ

ਸਤਿ ਸ਼੍ਰੀ ਅਕਾਲ, ਦਿਨੋ ਦਿਨ ਵੱਧ ਰਹੀ ਮਹਿੰਗਾਈ ਬਾਰੇ ਤੁਹਾਨੂੰ ਅੱਜ ਵਿਸ਼ੇਸ਼ ਜਾਣਕਾਰੀ ਦਿੱਤੀ ਜਾਏਗੀ। ਭੂਮਿਕਾ- ਵਸਤਾਂ ਦੀਆਂ ਕੀਮਤਾਂ ਵਿਚ ਹੱਦੋਂ ਵੱਧ ਵਾਧਾ ਹੋ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਵਸਤਾਂ ਦੀਆਂ ਕੀਮਤਾਂ ਦਾ ਵੱਧਣਾ ਘੱਟਣਾ ਉਤਪਾਦਨ ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਇੱਕ ਸੁਭਾਵਿਕ ਵਰਤਾਰਾ ਹੈ। ਇਹ ਅਰਥ ਸ਼ਾਸ਼ਤਰ ਦੇ ਨਿਯਮ ਤੇ ਆਧਾਰਿਤ ਹੈ। ਜੇਕਰ ਕੀਮਤਾਂ ਕਿਸੇ ਅਰਥ ਵਿਗਿਆਨਕ ਨਿਯਮ ਅਨੁਸਾਰ ਘਟਣ ਵਧਣ ਤਾਂ ਕੋਈ ਤਰਕ ਹੁੰਦਾ ਹੈ, ਪਰ ਜੇਕਰ ਵਸਤਾਂ ਦੀਆਂ ਕੀਮਤਾਂ ਨਿਰਧਾਰਤ ਕਰਨ ਵਿੱਚ ਕੋਈ ਵੀ ਨਿਯਮ ਕੰਮ ਨਾ ਕਰੇ ਤਾਂ ਕੀਮਤਾਂ ਆਪ ਮੁਹਾਰੇ ਹੀ ਵਧਣ ਲੱਗ ਪੈਂਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸਰਕਾਰ ਭਰ ਵਿੱਚ ਰਿਕਾਰਡ-ਤੋੜ ਵਾਧਾ ਕੀਤਾ ਹੈ ਜੋ ਅਜੇ ਵੀ ਨਿਰੰਤਰ ਜਾਰੀ ਹੈ। ਭਾਰਤ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਖ਼ੌਫ਼ਨਾਕ ਰੂਪ ਧਾਰਨ ਕਰ ਗਈ ਹੈ। ਇਸ ਦੇ ਬਹੁਤ ਸਾਰੇ ਕਾਰਨ। ਹਨ ਵਧ ਰਹੀ ਅਬਾਦੀ- ਭਾਰਤ ਵਿੱਚ ਨਿਰੰਤਰ ਤੇ ਬੇਰੋਕ ਵਧ ਰਹੀ ਅਬਾਦੀ ਇੱਕ ਚਿੰਤਾਜਨਕ ਵਿਸ਼ਾ ਹੈ।

ਬੇਸ਼ੱਕ ਵਾਧਾ ਹੋਇਆ ਪਰੰਤੂ ਇਹ ਵਾਧਾ ਤੇਜ਼ੀ ਨਾਲ ਵਧ ਰਹੀ ਅਬਾਦੀ ਦੀ ਲੋੜ ਨਾਲੋਂ ਘੱਟ ਹੈ। ਮੰਗ ਨਾਲੋਂ ਪੂਰਤੀ ਵੱਧ ਰਹੀ ਹੈ, ਇਸ ਲਈ ਮਹਿੰਗਾਈ ਦਾ ਹੋਣਾ ਲਾਜ਼ਮੀ ਹੈ। ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਦਾ ਨਾ ਹੋਣਾ- ਮਹਿੰਗਾਈ ਵੱਧ ਹੋਣ ਦਾ ਕਾਰਨ ਇਹ ਵੀ ਹੈ ਕਿ ਸਾਡਾ ਦੇਸ਼ ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਨਹੀਂ ਹੈ, ਜਿਸ ਕਰਕੇ ਉਸ ਨੂੰ ਮਹਿੰਗੇ ਭਾਅ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ। ਇਸ ਨਾਲ ਮਹਿੰਗਾਈ ਹੋਰ ਵਧੀਆ ਹੋਰ ਵਧਦੀ ਜਾਂਦੀ ਹੈ। ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਹੀ ਡਾਵਾਂ-ਡੋਲ ਹੋ ਜਾਂਦੀ ਹੈ। ਇਸ ਨਾਲ ਕਈ ਸੰਕਟ ਪੈਦਾ ਹੋ ਜਾਂਦੇ ਹਨ। ਜਿਨ੍ਹਾਂ ਵਿੱਚ ਗ਼ਰੀਬ ਨੂੰ

ਭਾਵ ਕੁੱਝ ਵਸਤਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਤੇ ਕੁੱਝ ਬਾਹਰਲੇ ਮੁਲਕਾਂ ਤੋਂ ਮੰਗਵਾਉਣੀਆਂ ਵਿੱਚ ਦੋਸ਼ ਹਨ। ਸਾਡਾ ਦੇਸ਼ ਵੱਧ ਪੈਸਾ ਮੰਗਾ ਕਮਾਉਣ ਦੇ ਲਾਲਚ ਵਿੱਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤਾਂ ਨੂੰ ਵੱਧ ਤੋਂ ਵੱਧ ਟੈਕਸ ਭਰ ਕੇ ਮੰਗਵਾਉਂਦੇ ਤਾਂ ਮਹਿੰਗਾਈ ਦਾ ਵਧਣਾ ਯਕੀਨਨ ਹੀ ਹੈ। ਕੁਦਰਤੀ ਕਰੋਪੀਆਂ- ਕਈ ਵਾਰ ਹੜ੍ਹ, ਭੁਚਾਲ, ਸੋਕਾ ਆਦਿ ਵਰਗੀਆਂ ਕੁਦਰਤੀ ਕਰੋ

ਵੱਧ ਮੁਨਾਫ਼ਾ ਕਮਾਉਣ ਲਈ ਮਾਲ ਗੁਦਾਮਾਂ ਵਿੱਚ ਜਮ੍ਹਾ ਕਰ ਲੈਂਦੇ ਹਨ ਤੇ ਫਿਰ ਮਹਿੰਗੇ ਭਾਅ ਵੇਚਦੇ ਹਨ। ਕਾਲਾ ਧਨ ਅਤੇ ਜਮ੍ਹਾਖ਼ੋਰੀ-

ਫੈਲਾਅ ਮਹਿੰਗਾਈ ਲਈ ਮੁੱਢਲੇ ਤੌਰ ‘ਤੇ ਜ਼ਿੰਮੇਵਾਰ ਕਾਰਨ ਹਨ। ਜ਼ਖ਼ੀਰੇਬਾਜ਼ ਇਹ ਸੋਚ ਕੇ ਮਾਲ ਦਬਾ ਲੈਂਦੇ ਹਨ ਕਿ ਜਦੋਂ ਇਸ ਚੀਜ਼ ਦੀ

ਮਨਮਰਜ਼ੀ ਦਾ ਭਾਅ ਲਾਉਂਦੇ ਹਨ। ਇਸ ਲਈ ਮਹਿੰਗਾਈ ਵਧਦੀ ਜਾਂਦੀ ਹੈ। ਨਿੱਜੀਕਰਨ - ਮਹਿੰਗਾਈ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਵੱਡੇ-ਵੱਡੇ ਕਾਰਖ਼ਾਨੇ ਅਤੇ ਅਦਾਰਿਆਂ ਦਾ ਨਿੱਜੀਕਰਨ ਕਰਨਾ। ਜਦੋਂ ਕਿਸੇ ਅਦਾਰੇ ਦੀ ਵਾਗਡੋਰ ਨਿੱਜੀ ਕੰਪਨੀਆਂ ਦੇ ਹੱਥ ਸੌਂਪੀ ਜਾਂਦੀ ਹੈ ਤਾਂ ਉਹ ਵਸਤਾਂ ਦਾ ਮਨਮਰਜ਼ੀ ਦਾ ਮੁੱਲ ਤੈਅ ਕਰਦੀਆਂ ਹਨ ਕਿਉਂਕਿ ਇਹਨਾਂ ‘ਤੇ ਸਰਕਾਰ ਦਾ ਕੋਈ control ਨਹੀਂ ਹੁੰਦਾ, ਇਹਨਾਂ ਦੀ ਵੇਖਾ-ਵੇਖੀ ਬਾਕੀ ਕੰਪਨੀਆਂ ਵੀ ਆਪਣੀਆਂ ਵਸਤਾਂ ਦੇ ਮੁੱਲ ਉਨ੍ਹਾਂ ਦੇ ਬਰਾਬਰ ਲੈ ਆਉਂਦੀਆਂ ਹਨ ਤੇ ਮਹਿੰਗਾਈ ਉਛਾਲੇ ਖਾਣ ਲੱਗ ਪੈਂਦੀਆਂ ਹੈ। ਆਰਥਕ ਅਸੰਤੁਲਨ - ਸਾਡੇ ਦੇਸ਼ ਦਾ ਆਰਥਕ ਅਸੰਤੁਲਨ ਵੀ ਮਹਿੰਗਾਈ ਵਿੱਚ ਵਾਧੇ ਇੱਕ ਦਾ ਕਾਰਨ ਹੈ। ਵਰਤਮਾਨ ਸਮੇਂ ਵਿੱਚ ਵੀ ਇਹੋ ਹੀ ਇੱਕੋ-ਇੱਕ ਪ੍ਰਮੁੱਖ ਕਾਰਨ ਹੈ ਜਿਸ ਨਾਲ ਮਹਿੰਗਾਈ ਦਿਨ

ਫਿਰ ਇਹ ਪੈਸਾ ਵਾਪਸ ਕਰਨ ਲਈ ਟੈਕਸ ਜਾਂ ਚੀਜ਼ਾਂ ਦੇ ਭਾਅ ਵਧਾ ਕੇ ਆਮ ਜਨਤਾ ਤੋਂ ਬੋਝ ਪਾਇਆ ਜਾਂਦਾ ਹੈ। ਘਾਟੇ ਦਾ ਬਜਟ- ਹਰ ਸਰਕਾਰ ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਜਿਸ ਵਿੱਚ ਕਰਜ਼ਾ ਮੁਆਫ਼ੀ ਤੇ ਕਈ ਹੋਰ ਕਿਸਮਾਂ ਦਾ

ਟੈਕਸ, ਵੈਟ, ਚੁੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ ਜੋ ਕੀਮਤਾਂ ਨੂੰ ਵਧਾ ਦਿੰਦੇ ਹਨ। ਨਵੇਂ ਟੈਕਸ ਲੱਗਣ ਨਾਲ ਆਵਾਜਾਈ ਦੇ ਸਾਧਨਾਂ ਦਾ ਕਿਰਾਇਆ ਵਧ ਜਾਂਦਾ ਹੈ ਜਿਸ ਨਾਲ ਸਾਰਾ ਢਾਂਚਾ ਹੀ ਪ੍ਰਭਾਵਤ ਹੋ ਜਾਂਦਾ ਹੈ। ਹਰ ਚੀਜ਼ ਵਿੱਚ ਢੋਆ-ਢੁਆਈ ਦਾ ਵੱਖਰਾ ਖ਼ਰਚਾ ਸ਼ਾਮਲ ਕੀਤਾ ਜਾਂਦਾ ਹੈ। ਸਰਕਾਰੀ ਖ਼ਰਚਿਆਂ ਵਿੱਚ ਵਾਧਾ- ਆਮ ਵਿਅਕਤੀ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਸਰਕਾਰੀ ਮੰਤਰੀਆਂ ਨੇ ਦੋ ਵਕਤ ਦੀ ਰੋਟੀ ਆਲੀਸ਼ਾਨ ਹੋਟਲਾਂ ਵਿੱਚੋਂ ਹੀ ਖਾਣੀ ਹੈ। ਇਸ ਲਈ ਮਹਿੰਗਾਈ ਦਾ ਵਾਧਾ ਲਾਜ਼ਮੀ ਹੈ। ਸਰਕਾਰੀ ਖ਼ਰਚੇ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਹੈਰਾਨੀ ਦੀ ਹੱਦ ਪਾਰ ਕਰ ਗਏ ਹਨ। ਸਰਕਾਰੀ ਮੰਤਰੀਆਂ ਦੀਆਂ ਹੱਦੋਂ-ਵੱਧ ਤਨਖ਼ਾਹਾਂ ਤੇ ਹੋਰ ਸਰਕਾਰੀ ਸਹੂਲਤਾਂ- ਜਿਵੇਂ ਮਹਿੰਗੀਆਂ ਤੋਂ ਮਹਿੰਗੀਆਂ ਸਰਕਾਰੀ ਆਲੀਸ਼ਾਨ ਕੋਠੀਆਂ, ਬੰਗਲੇ, ਕਾਰਾਂ ਤੇ ਉਹਨਾਂ ਦੇ ਪਟਰੋਲ ਦਾ ਖ਼ਰਚਾ, ਡਾਕਟਰੀ ਸਹੂਲਤਾਂ ਆਦਿ ਮਸਾਂ ਪੂਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਜੇ ਕੋਈ ਮੰਤਰੀ ਰਿਟ ਰਿਟਾਇਰ ਵੀ ਹੋ ਜਾਂਦੇ ਜਾਵੇ ਤਾਂ ਵੀ ਸਾਰੀ ਉਮਰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਫ਼ਤ ਸਰਕਾਰੀ ਸਹੂਲਤਾਂ ਉਸੇ ਤਰ੍ਹਾਂ ਹੀ ਮਿਲਦੀਆਂ ਰਹਿੰਦੀਆਂ ਹਨ। ਜੇਕਰ ਕੋਈ ਵਿਅਕਤੀ ਭਾਵੇਂ ਇੱਕ ਵਾਰ ਹੀ ਰਾਜਨੀਤੀ ਵਿੱਚ ਪੈਰ ਰੱਖ ਲਵੇ, ਭਾਵੇਂ ਉਹ ਕੁਝ ਦਿਨ ਹੀ ਮੰਤਰੀ ਬਣੇ ਪਰ ਉਸ ਦੀ ਪੈੱਨਸ਼ਨ ਤੇ ਸਰਕਾਰੀ ਸਹੂਲਤਾਂ ਬੇਰੋਕ ਤੇਜ਼ੀ ਨਾਲ ਵਧਦੀਆਂ ਜਾਂਦੀਆਂ ਹਨ। ਪੈੱਨਸ਼ਨ ਤੇ ਸਰਕਾਰੀ ਸਹੂਲਤਾਂ ਬਰਕ ਤੇਜ਼ੀ ਨਾਲ ਵਧਦੀਆਂ ਜਾਂਦੀਆਂ ਹਨ। ਦੇਸ਼ ਦੀ ਸੁਰੱਖਿਆ - ਇਸ ਤੋਂ ਇਲਾਵਾ ਮਹਿੰਗਾਈ ਦਾ ਸਬੰਧ ਦੇਸ਼ ਦੀ ਸੁਰੱਖਿਆ ਨਾਲ ਵੀ ਹੈ। ਜਿਵੇਂ ਗ੍ਰਹਿਯੁੱਧ ਜਾਂ ਦੂਸਰੇ ਛਹ ਛਹੇਤਰ ਦੇਸ਼ਾਂ ਨਾਲ ਯੁੱਧ, ਅਸਫ਼ਲ ਯੋਜਨਾਵਾਂ ਆਦਿ ਮਹਿੰਗਾਈ ਦੇ ਵਾਧੇ ਲਈ ਜ਼ਿੰਮੇਵਾਰ ਹਨ। ਮਹਿੰਗਾਈ ਦਾ ਪ੍ਰਭਾਵ- ਵਧਦੀ ਹੋਈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਨਾਲ ਦੇਸ਼ ਦੇ ਆਰਥਿਕ ਨਿਵੇਸ਼ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਆਮਦਨ ਘੱਟ ਤੇ ਖ਼ਰਚੇ ਵਧੇਰੇ ਹੋਣ ਕਰਕੇ ਬਹੁਤ ਸਾਰੀਆਂ ਸਮਾਜਕ ਬੁਰਾਈਆਂ ਹੋਂਦ ਵਿੱਚ – ਜਾਂਦੀਆਂ ਹਨ, ਜਿਵੇਂ ਭ੍ਰਿਸ਼ਟਾਚਾਰੀ, ਕਾਲਾ ਧਨ, ਚੋਰ-ਬਜ਼ਾਰੀ ਆਦਿ। ਮਹਿੰਗਾਈ ਨੂੰ ਰੋਕਣ ਦੇ ਉਪਾਅ- ਵਧਦੀ ਅਬਾਦੀ ’ਤੇ ਰੁਕਾਵਟ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਆਯਾਤ-ਨਿਰਯਾਤ ਵਿੱਚ ਸੁਧਾਰ ਲਿਆਉਣਾ,

ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਬਜਟ ਵਿੱਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਤੱਜੀ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾਂ ਦਾ ਵਾਧਾ ਵਧਾ ਸਕਣ। ਸਤਿ ਸ਼੍ਰੀ ਅਕਾਲ ਜੀ। ਅੱਜ ਕੱਲ੍ਹ ਉਹ ਹਰ ਵੇਲੇ ਸੰਤਾਨ ਦੇ ਹੀ ਸੁਪਨੇ ਲੈਂਦਾ ਰਹਿੰਦਾ ਸੀ ਅਤੇ ਸੰਤਾਨ ਤੋਂ ਬਿਨਾ ਉਹਨੂੰ ਗ੍ਰਹਿਸਥ ਜੀਵਨ ਬੜਾ ਬੋਝਲ ਅਤੇ ਬੇਸੁਆਦ ਜਾਪਣ ਲੱਗ ਪਿਆ ਸੀ। ਸ਼ੰਕੁਤਲਾ ਨੂੰ ਵੇਖ ਕੇ ਉਹ ਹੁਣ ਅੱਗੇ ਵਰਗਾ ਪ੍ਰਸੰਨ ਨਹੀਂ ਸੀ ਹੁੰਦਾ।

ਉਹਨੂੰ ਵੀ ਸੰਤਾਨ ਦੀ ਸਿੱਕ ਘੱਟ ਨਹੀਂ ਸੀ। ਤੀਵੀਆਂ ਦੇ ਚਾਅ ਮਰਦਾਂ ਨਾਲੋਂ ਵਧੇਰੇ ਹੁੰਦੇ ਏ, ਪਰ ਪਤੀ ਦੀ ਉਪਰਾਮਤਾ ਦਾ ਫਿਕਰ ਉਸ ਤੋਂ ਸੈਂਕੜੇ ਗੁਣਾ ਵਧੀਕ ਸੀ। ਪਤੀ ਨੂੰ ਪ੍ਰਸੰਨ ਕਰਨ ਲਈ ਉਹ ਆਪਣੀ ਪੂਰੀ ਵਾਹ ਲਾ ਚੁੱਕੀ ਸੀ। ਭਾਵੇਂ ਉਹ ਪਤੀ ਲਈ ਬਲਦੇ ਭੱਠ ਵਿੱਚ ਝੁੱਕਣ ਲਈ ਵੀ ਤਿਆਰ ਸੀ। ਪਰ ਇੱਕ ਅਜਿਹੀ ਉਲਝਣ ਸੀ, ਜਿਹਨੂੰ ਸੁਲਝਾਉਣਾ ਉਹਦੇ ਵੱਸ ਤੋਂ ਬਾਹਰ ਸੀ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਸੀ, ਜੋਗਿੰਦਰ ਸਿੰਘ ਦੇ ਮਨ ਅੰਦਰ ਸ਼ੰਕੁਤਲਾ ਦੀ ਥਾਂ ਪੁੱਤਰ ਦੀ ਸਿੱਕ ਮੱਲਦੀ ਜਾਂਦੀ ਸੀ। ਉਹਦਾ ਸੁਭਾਅ ਹੀ ਹੋਰ ਦਾ ਹੋਰ ਹੋ ਗਿਆ ਸੀ। ਗੱਲ ਗੱਲ ਤੇ ਚਿੱਠਾ ਹੋ ਪੈਣਾ, ਬਾਹਰੋਂ ਆਉਂਦਿਆਂ ਹੀ ਬਿਨਾ ਬੋਲੇ ਚਾਲੇ ਕੋਈ ਕਿਤਾਬ ਫੜ੍ਹ ਬਹਿਣੀ ਅਤੇ ਜੇ ਸ਼ੰਕੁਤਲਾ ਨੇ ਕੋਈ ਗੱਲ ਪੁੱਛਣੀ ਤਾਂ ਹਾਂ ਜਾਂ ਨਾਂਹ ਕਹਿ ਕੇ ਖਹਿੜਾ ਛੁਡਾ ਲੈਣਾ। ਪਤੀ ਦਾ ਇਹ ਰਵੱਈਆ ਵੇਖ ਕੇ ਸ਼ੰਕੁਤਲਾ ਦੇ ਦਿਲ ਚ ਰੁੱਗ ਭਰਿਆ ਜਾਂਦਾ ਸੀ। ਪਰ ਇਸ ਤੋਂ ਛੁਟਕਾਰਾ ਪਾਉਣ ਦਾ ਉਸ ਵਿਚਾਰੀ ਪਾਸ ਕੋਈ ਰਾਹ ਨਹੀਂ ਸੀ। ਉਹ ਪਿਆਰ ਨਾਲ ਛਲਕਦਾ ਦਿਲ ਲੈ ਕੇ ਜਦ ਪਤੀ ਦੇ ਸਾਹਮਣੇ ਹੁੰਦੀ ਸੀ। ਉਹਦਾ ਜੀਅ ਇਹੋ ਕਰਦਾ ਸੀ ਕਿ ਆਪਣੇ ਸਰੀਰ ਦਾ ਕੋਟਾ ਕੋਟਾ ਵਾਰ ਕੇ ਵੀ ਉਹ ਪਤੀ ਨੂੰ ਕਿਸੇ ਤਰ੍ਹਾ ਹੱਸਦਾ ਗੁੱਟਕਦਾ ਵੇਖ ਸਕੇ। ਅੰਤ ਜੋਗਿੰਦਰ ਸਿੰਘ ਦੀ ਉਪਰਾਮਤਾ ਅਤੇ ਸ਼ੰਕੁਤਲਾ ਦੇ ਦੁੱਖ ਦਾ ਪਿਆਲਾ ਛਲਕਣ ਤੇ ਆ ਗਿਆ ਇੱਕ ਦਿਨ ਦੀ ਗੱਲ ਹੈ। ਜੋਗਿੰਦਰ ਸਿੰਘ ਰੋਟੀ ਖਾ ਕੇ ਦਫਤਰ ਚਲਾ ਗਿਆ।

ਕਿ ਅੰਦਰੋਂ ਹੀ ਕਿਸੇ ਅਬੁੱਝਵੀਂ ਅੱਗ ਦਾ ਛੇਕ ਆ ਆ ਕੇ ਉਹਦੇ ਅੰਗ ਅੰਗ ਨੂੰ ਲੂਹ ਰਿਹਾ ਸੀ। ਉਹਦੇ ਅੰਦਰ ਕਈ ਨਵੇਂ-ਨਵੇਂ ਖਿਆਲ ਉੱਠਦੇ ਅਤੇ ਆਪਣੇ ਭਿਆਨਕ ਸ਼ਕਲਾਂ ਬਦਲ ਬਦਲ ਕੇ ਉਹਨੂੰ ਡਰਾ ਰਹੇ ਸਨ। ਉਹ ਦੂਰ ਸਾਰੇ ਦਿਸਦਾ ਪਿਆ ਸੀ, ਆਪਣੇ ਪਤੀ ਲਈ ਭਵਿੱਖ, ਸੁੱਖਾਂ ਦਾ ਸੰਸਾਰ ਪਰ ਉਹਦਾ ਮੁੱਲ ਬਹੁਤ ਜ਼ਿਆਦਾ ਸੀ। ਅਰਥਾਤ ਸ਼ੰਕੁਤਲਾ ਦੇ ਜੀਵਨ ਦੀ ਆਹੂਤੀ ਉਹ ਇਹਨਾ ਖਿਆਲਾਂ ਚ ਪਤਾ ਨਹੀਂ ਹਜੇ ਹੋਰ ਕਿੰਨਾ ਕੁ ਚਿਰ ਗੁੰਮ ਰਹਿੰਦੀ। ਪਰ ਕਿਸੇ ਦੀ ਪੌੜੀਆਂ ਚੜ੍ਹਨ ਦੀ ਆਵਾਜ਼ ਨੇ ਉਹਦੀ ਸਮਾਧੀ ਭੰਗ ਕਰ ਦਿੱਤੀ ਇਹਦੇ ਨਾਲ ਹੀ ਆਵਾਜ਼ ਆਈ, ਸ਼ੰਕੁਤਲਾ ਸ਼ੰਕੁਤਲਾ ਸਮਝ ਗਈ ਕਿ ਉਹਦੀ ਸਹੇਲੀ ਪਾਰਵਤੀ ਦੀ ਆਵਾਜ਼ ਹੈ। ਉਹ ਝੱਟ ਪੱਟ ਉੱਠ ਬੈਠੀ। ਅਤੇ ਪੱਲੇ ਨਾਲ ਅੱਖਾਂ ਪੂੰਝ ਕੇ ਬੋਲੀ ਪਾਰਵਤੀ ਆ ਲੰਘ ਆ। ਐਨੇ ਨੂੰ ਪਾਰਵਤੀ ਅਤੇ ਹੋਰ ਮੁਟਿਆਰਾਂ ਕਮਰੇ ਚ ਆ ਗਈਆਂ। ਪਾਰਵਤੀ ਨੇ ਸ਼ੰਕੁਤਲਾ ਦੇ ਮੋਢੇ ਤੇ ਹੋ਼ਲਾ ਜਿਹਾ ਧੱਫਾ ਮਾਰ ਕੇ ਮਿੱਠੇ ਜਿਹੇ ਗੁੱਸੇ ਨਾਲ ਕਿਹਾ, ਵੇਖਿਆ ਨਾ, ਸਾਨੂੰ ਤਿਆਰ ਕਰਕੇ ਤੇ ਆਪ ਬੀਬੀ ਰਾਣੀ ਹਜੇ ਪਲੰਘ ਤੇ ਚੜ੍ਹੀ ਬੈਠੀ ਹੈ। ਦੂਜੀ ਕਹਿਣ ਲੱਗੀ ਅਤੇ ਇਹਨੂੰ ਕਿੱਥੇ ਵਿਹਲ ਲੱਗਣੀ ਭਾਈ ਵਿਚਾਰੀ ਗੱਭਰੂ ਨੂੰ ਮੁੱਠੀਆਂ ਭਰਨ ਤੋਂ ਵਿਹਲ ਹੀ ਨਹੀਂ ਹੁੰਦੀ। ਹਾਂਜੀ ਮੁੱਠੀਆਂ ਭਰਦੀ ਸੀ ਤਾਂ ਨੌ ਵਜੇ ਦਫਤਰ ਚਲਾ ਗਿਆ ਹੋਣਾ, ਸਗੋਂ ਇਉਂ ਨਹੀਂ ਕਹਿੰਦੀ। ਜੇ ਉਹਦੇ ਨਾਂ ਦੀ ਮਾਲਾ ਫੇਰਦੀ ਏ ਹਾ ਹਾ ਹਾ ਨਾਂ ਦੀ ਮਾਲਾ ਅਤੇ ਅੰਨ੍ਹੀਏ ਗੱਭਰੂ ਦਾ ਵੀ ਕੋਈ ਨਾਂ ਲੈਂਦੀ। ਸ਼ੰਕੁਤਲਾ ਨੇ ਸਹੇਲੀਆਂ ਦਾ ਮਾਨ ਰੱਖਣ ਲਈ ਦਿਲ ਦੇ ਭਾਂਬੜ ਨੱਪ ਕੇ ਅਤੇ ਮੁਸਕਰਾ ਕੇ ਕਿਹਾ, ਤੁਹਾਨੂੰ ਤਾਂ ਬਸ ਹਰ ਵੇਲੇ ਗੱਭਰੂਆਂ ਦੇ ਹੀ ਸੁਪਨੇ ਆਉਂਦੇ ਰਹਿੰਦੇ ਆ। ਨਾ ਜਾਣ ਦਿੱਤਾ ਕਰੋ ਹੱਟੀਆਂ ਤੇ, ਘਰੇ ਹੀ ਬਿਠਾਈ ਰੱਖਿਆ ਕਰੋ। ਚਾਨਣ ਦੇਈ ਬੋਲੀ, ਕੁੜੇ ਅੱਜ ਤੇ ਜਾਪਦਾ, ਜਿਕਣ ਗੱਭਰੂ ਨਾਲ ਲੜ੍ਹ ਕੇ ਹਟੀ ਹੈ। ਜ਼ਿੰਦੋ ਕਹਿਣ ਲੱਗੀ ਆਹੋ ਨੀ ਆਹੋ, ਵੇਖੇ ਨਾ ਪਾਰੋ। ਨੀਂ ਧਰਮ ਨਾਲ ਦੱਸੀਂ, ਅੱਖਾਂ ਲਾਲ ਨਹੀਂ ਸੀ ਹੋਈਆ ਹੋਈਆ ਰੋ ਕੇ, ਇਹ ਤਾਂ ਅੱਜ ਜ਼ਰੂਰ ਲੜੀ ਹੋਈ ਹੈ। ਚਾਨਣ ਦੇਈ ਅੱਖਾਂ ਵੱਲ ਤੱਕ ਕੇ ਬੋਲੀ ਬਈ ਇਹ ਗੱਲ ਤਾਂ ਸੱਚੀ ਹੈ, ਅੱਖਾਂ ਤੇ ਜ਼ਰੂਰ ਲਾਲ ਨੇ। ਤਿੰਨੇ ਹੱਸਦੀਆਂ ਸ਼ੰਕੁਤਲਾ ਦੇ ਦੁਆਲੇ ਹੋ ਗਈਆਂ ਅਤੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕਰਕੇ ਉਹਦੇ ਉਸ ਤੋਂ ਰੋਣ ਦਾ ਕਾਰਨ ਪੁੱਛਣ ਲੱਗੀਆਂ। ਸ਼ੰਕੁਤਲਾ ਨੇ ਉਹਨਾ ਨੂੰ ਗੱਲੋਂ ਲਾਹੁਣ ਲਈ ਕਹਿ ਦਿੱਤਾ ਕਿ ਪੇਕਿਆਂ ਨੂੰ ਯਾਦ ਕਰਕੇ ਰੋਣਾ ਆ ਗਿਆ ਸੀ। ਇਸ ਤੋਂ ਪਿੱਛੋ ਸ਼ੰਕੁਤਲਾ ਨੇ ਕੱਪੜੇ ਬਦਲੇ ਸੀ, ਸਹੇਲੀਆਂ ਦੇ ਨਾਲ ਉੱਧਰ, ਅੰਗ ਦੂਸਰਾ ਪਤੀ ਦੇ ਹੱਥੋਂ ਦੁੱਧ ਵਾਲਾ ਗਿਲਾਸ ਖਾਲੀ ਗਿਲਾਸ ਫੜ੍ਹਦਿਆਂ ਹੋਇਆਂ ਸ਼ੰਕੁਤਲਾ ਨੇ ਪੁੱਛਿਆ ਕਿੰਨੇ ਵੱਜੇ ਨੇ ਜੀ, ਸਵਾ ਗਿਆਰਾਂ, ਕਿਉਂ ਗੁੱਟ ਨਾਲ ਬੱਧੀ ਹੋਈ ਘਵੀ ਵੱਲ ਤੱਕ ਕੇ ਜੋਗਿੰਦਰ ਸਿੰਘ ਨੇ ਕਿਹਾ ਅਤੇ ਫੇਰ ਰਜ਼ਾਈ ਲੈ ਕੇ ਲੇਟ ਗਿਆ। ਸ਼ੰਕੁਤਲਾ ਬੋਲੀ ਨਹੀਂ ਐਵੇਂ ਹੀ ਪੁੱਛਿਆ ਸੀ। ਐਵੇਂ ਪੁੱਛਣ ਦਾ ਮਤਲਬ, ਨਹੀਂ ਮੈਂ ਕਿਹਾ ਠੰਢ ਚ ਐਨੀ ਰਾਤ ਤੱਕ, ਘਰ ਬੈਠ ਕੇ ਇਹਦੇ ਮੋਢੇ ਅਡੇਰ ਨਹੀਂ ਸਨ ਤੇਰੇ, ਕੋਈ ਕੰਮ ਸੀ।

ਕਿਹੋ ਜਿਹਾ ਹੋ ਗਿਆ ਵਾਂ, ਅੱਗੇ ਕਿਹੋ ਜਿਹਾ ਸਾਂ, ਸ਼ੰਕੁਤਲਾ ਕੁੱਝ ਚਿਰ ਸੋਚਦੀ ਰਹੀ। ਗੱਲ ਉਹਦੀ ਜ਼ੁਬਾਨ ਤ ਆ ਕੇ ਫੇਰ ਪਿਛਾਂਹ ਮੁੜ ਜਾਦੀ ਸੀ ਅਤੇ ਦਿਲ ਨੂੰ ਕਰੜਾ ਕਰਕੇ ਬੋਲੀ ਅੱਗੇ ਤੇ ਇਸ ਤਰ੍ਹਾ ਨਹੀਂ ਸਾਂ ਬੋਲਦੇ, ਗੱਲ ਕਰਦਿਆਂ ਕਰਦਿਆਂ ਉਹਦਾ ਧਿਆਨ ਹੋਰ ਪਾਸੇ ਖਿੱਚਿਆ ਗਿਆ ਅਤੇ ਹੈਰਾਨੀ ਨਾਲ ਪਤੀ ਦੇ ਮੂ੍ੰਹ ਵੱਲ ਤੱਕ ਕੇ ਬੋਲੀ, ਅੱਜ ਫੇਰ ਪੀ ਆਏ ਹੋ ਨਾ, ਤੁਸਾਂ ਤਾਂ ਉਹ ਦਿਨ ਮੇਰੇ ਸਿਰ ਦੀ ਸਹੁੰ ਖਾਧੀ ਸੀ। ਸ਼ਰਮਿੰਦਗੀ ਭਰਿਆ ਹਾਸਾ ਰੋਕਦਿਆਂ ਰੋਕਦਿਆਂ ਜੋਗਿੰਦਰ ਸਿੰਘ ਕਹਿਣ ਲੱਗਾ ਕੌਣ ਕਹਿੰਦਾ ਹੈ, ਐਵੇਂ ਐਵੇਂ ਕੀ, ਮੁਸ਼ਕ ਨਹੀਂ ਆਉਂਦੀ ਪਈ, ਅੱਛਾ ਆਉਂਦੀ ਹੈ ਤਾਂ ਆਉਂਦੀ ਸਈ, ਤੈਨੂੰ ਤਾਂ ਵਹਿਮਾਂ ਨੇ ਖਾ ਲਿਆ। ਹਾਂ ਗੱਲ ਕਰ, ਕੀ ਕਹਿਣ ਲੱਗੀ ਸੀ, ਸ਼ੰਕੁਤਲਾ ਚੁੱਪ ਰਹੀ, ਪਰ ਉਹਦੀਆਂ ਭਰੀਆਂ ਹੋਈਆਂ ਅੱਖਾਂ ਤੇ ਬੇਵੱਸੀ ਭਰਿਆ ਨਜ਼ਰ ਨਜ਼ਰਾਂ ਨੇ ਜੋਗਿੰਦਰ ਸਿੰਘ ਨੂੰ ਅੱਜ ਬੇਚੈਨ ਕਰ ਦਿੱਤਾ। ਉਹ ਉੱਠ ਬੈਠਾ ਅਤੇ ਸ਼ੰਕੁਤਲਾ ਨੂੰ ਪੁੱਛਣ ਲੱਗਾ। ਤੈਨੂੰ ਕੀ ਹੋ ਗਿਆ ਅੱਜ ਪਿਆਰ ਨਾਲ ਪਤੀ ਦਾ ਵਧਾਇਆ ਹੋਇਆ ਹੱਥ ਫੜ੍ਹ ਕੇ ਸ਼ੰਕੁਤਲਾ ਬੋਲੀ, ਤੁਹਾਨੂੰ ਯਾਦ ਨਹੀਂ ਉਹ ਦਿਨ, ਕਿਹੜੇ ਦਿਨ, ਉਹੀ ਵਿਆਹ ਦੇ। ਵਿਆਹ ਦਾ ਦ੍ਰਿਸ਼ ਇੱਕ ਵਾਰੀ ਫੇਰ ਜੋਗਿੰਦਰ ਸਿੰਘ ਦੀਆ ਅੱਖਾਂ ਅੱਗੇ ਫਿਰਨ ਲੱਗਾ। ਇਸ ਤੋਂ ਬਾਅਦ ਉਹਨੂੰ ਇਹ ਵੀ ਖਿਆਲ ਆਇਆ ਕਿ ਸ਼ੰਕੁਤਲਾ ਨਾਲੋਂ ਤਾਂ ਉਦੋਂ ਦਾ ਵਰਤਾਉ, ਅੱਜ ਕੱਲ੍ਹ ਨਾਲੋਂ ਕਿੰਨਾ ਫਰਕ ਰੱਖਦਾ ਸੀ। ਜ਼ਮੀਨ ਅਸਮਾਨ ਦਾ, ਆਪਣੀ ਇਸ ਕੋਰੇ ਅਤੇ ਬਨਾਉਟੀ ਪਿਆਰ ਉੱਤੇ ਉਹਨੂੰ ਘਿਰਣਾ ਹੋਣ ਲੱਗੀ। ਉਹਦੇ ਚਿਹਰੇ ਉੱਤੇ ਸ਼ਰਮ ਦੇ ਢੀਠ-ਪੁਣੇ ਦੀ ਝਲਕ ਦੌੜ ਗਈ।

ਜੋਗਿੰਦਰ ਸਿੰਘ ਦਾ ਸਿਰ ਨਿਉਂ ਗਿਆ। ਉਹਦੇ ਸਾਹਮਣੇ ਸ਼ੰਕੁਤਲਾ ਨਹੀਂ ਸੀ ਬੈਠੀ ਹੋਈ। ਸਗੋਂ ਉਹਦੀਆਂ ਬੇਪਰਵਾਹੀਆਂ ਦਾ ਸ਼ਿਕਾਰ ਹੋਈ ਹੋਈ ਇੱਕ ਬੇਦੋਸ਼ੀ ਅਤੇ ਸਤਾਈ ਹੋਈ ਅਬਲਾ ਜਿਹੜੀ ਅੱਜ ਤੋਂ ਬਾਰ੍ਹਾਂ ਵਰ੍ਹੇ ਪਹਿਲਾਂ ਉਹ ਲਈ, ਉਸ ਲਈ ਸਭ ਕੁੱਝ ਸੀ।

ਫੇਰ ਪਰ, ਕਰਦਾ ਕੀ ਮਤਲਬ, ਪਰ ਉਹ ਪਿਆਰ ਅਸਲੀ ਅਤੇ ਇਹ ਇਹ ਨਕਲੀ ਹੈ। ਸ਼ੰਕੁਤਲਾ ਨੇ ਕੋਈ ਜਵਾਬ ਨਾ ਦਿੱਤਾ। ਜੋਗਿੰਦਰ ਸਿੰਘ ਨੇ ਫੇਰ ਪੁੱਛਿਆ, ਇਸ ਗੱਲ ਦਾ ਸਬੂਤ,

ਉਹਨੇ ਗਹੁ ਨਾਲ ਪਤੀ ਦੇ ਚਿਹਰੇ ਵੱਲ ਤੱਕਿਆ। ਜਿੱਥੋਂ ਉਹ ਉੱਤਰ ਮਿਲਿਆ ਜਿਸਦੀ ਉਸਨੂੰ ਆਸ ਸੀ। ਜੋਗਿੰਦਰ ਸਿੰਘ ਦੇ ਮੂੰਹੋਂ ਕੁੱਝ ਨਾ ਨਿਕਲਿਆ। ਸ਼ੰਕੁਤਲਾ ਦੇ ਅੰਦਰ ਕੋਈ ਗੁੱਝਾ ਜਿਹਾ ਵਲ ਆ ਗਿਆ, ਉਹਨੇ ਰਾਤ, ਉਹਨੇ ਰਤਾ ਜ਼ੋਰਦਾਰ ਆਵਾਜ਼ ਚ ਕਿਹਾ, ਮੇਰੀ ਇੱਕ ਗੱਲ ਮੰਨੋਗੇ, ਦੱਸ, ਜੋਗਿੰਦਰ ਸਿੰਘ ਨੇ ਨੀਵੀਂ ਨਜ਼ਰ ਪਾਈ ਕਿਹਾ, ਸ਼ੰਕੁਤਲਾ ਬੋਲੀ ਪਹਿਲਾਂ ਇੱਕਰਾਰ ਕਰੋ। ਜੋਗਿੰਦਰ ਸਿੰਘ ਦਾ ਦਿਲ ਘਾਊਂ ਮਾਊਂ ਹੋ ਰਿਹਾ ਸੀ। ਆਪਣੇ ਪੱਥਰ ਦਿਲੀ ਅਤੇ ਸ਼ੰਕੁਤਲਾ ਦੀ ਤਰਸਯੋਗ ਹਾਲਤ ਦਾ ਖਿਆਲ ਕਰਕੇ ਹਮਦਰਦੀ ਅਤੇ ਪਿਆਰ ਦੀ ਸੋਮੀ ਉਹਦੇ ਅੰਦਰੋਂ ਫੁੱਟ ਨਿਕਲੀ, ਉਹ ਸੋਚਣ ਲੱਗਾ। ਵਿਚਾਰੀ ਦੇ ਕੋਮਲ ਦਿੱਲ ਤੇ ਮੈਂ ਕਿੰਨੀਆਂ ਸੱਟਾਂ ਲਾ ਚੁੱਕਾਂ, ਫਿਰ ਪਿਆਰ ਨਾਲ ਗਦਗਦ ਹੋ ਕੇ ਬੋਲਿਆ, ਤੂੰ ਜੋ ਕਹੇਂਗੀ ਮੈਂ ਮੰਨਾਂਗਾ। ਪਹਿਲਾਂ ਸਹੁੰ ਚੁੱਕੋ। ਕਿਹਦੀ, ਮੇਰੇ ਸਿਰ ਦੀ। ਜੋਗਿੰਦਰ ਸਿੰਘ ਸਮਝ ਗਿਆ ਕਿ ਇਹ ਮੇਰੇ ਪਾਸੋਂ ਬਨਾਉਟੀ ਪ੍ਰੇਮ ਦੀ ਥਾਂ ਅੱਗੇ ਵਰਗੇ ਸੱਚੇ ਪ੍ਰੇਮ ਦੀ ਅਭਿਲਾਖਣ ਹੈ। ਉਹ ਬੋਲਿਆ ਜੋ ਕਹੇਂਗੀ, ਮੰਨਾਂਗਾ, ਮੇਰੇ ਸਿਰ ਦੀ ਸਹੁੰ ਜੇ, ਆਹੋ, ਗੱਲ ਵੀ ਦੱਸ ਹੁਣ, ਮੁਕਰੋਗੇ ਤਾਂ ਨਹੀਂ, ਨਹੀਂ ਮੁਕਰਦਾ ਪਰ ਤੂੰ ਗੱਲ ਵੀ ਦੱਸੇਂ, ਮੁਕਰੋਗੇਂ ਤਾਂ ਮੇਰਾ ਮੋਈ ਦਾ ਮੂੰਹ ਵੇਖੋਂਗੇ। ਤੂੰ ਦੱਸ ਬਈ ਮੈਨੂੰ ਕੱਚੀ ਨੂੰ ਖਾਊਂਗੀ। ਉਏ ਮੇਰਿਆ ਰੱਬਾ ਛੱਡ ਵੀ ਹੁਣ ਲੰਮੇ ਕਿੱਸੇ ਸ਼ੰਕੁਤਲਾ ਆਪਣੇ ਆਪ ਉੱਤੇ ਪੂਰਾ ਕਾਬੂ ਕਰਕੇ ਬੋਲੀ। ਪਰ ਉਹਦੇ ਸਾਰੇ ਸਰੀਰ ਵਿੱਚ ਇੱਕ ਵਾਰੀ ਕੰਬਣੀ ਛਿੜ ਗਈ। ਇਸ ਅੱਤ ਦੀ ਠੰਢ ਵੇਲੇ ਵੀ ਉਹਦੇ ਮੱਥੇ ਉੱਤੇ ਕਈ ਤੁਪਕੇ ਪਾਣੀ ਦੇ ਡਲਕ ਪਏ ਅਤੇ ਦਿਲ ਉਹਦਾ ਧੜਕਣ ਲੱਗ ਪਿਆ। ਉੱਧਰ ਜੋਗਿੰਦਰ ਸਿੰਘ ਨੂੰ ਗੱਲ ਸੁਣਕੇ ਇਉਂ ਮਾਲੂ ਮਾਲੂਮ ਹੋਇਆ, ਜਿਕਣ ਉਹਦੇ ਸਾਹਮਣੇ ਕਿਸੇ ਨੇ ਬੰਬ ਦਾ ਗੋਲਾ ਸੁੱਟਤਾ ਹੋੇਵੇ। ਸ਼ੰਕੁਤਲਾ ਦਾ ਇਹ ਵਾਕ ਉਹਦੀ ਰਗ ਰਗ ਚ ਧੱਸ ਗਿਆ ਅਤੇ ਉਹਦੇ ਸਾਰੇ ਸਰੀਰ ਅਤੇ ਦਿਮਾਗ ਚ ਭੂੰਦੜੀ ਛਾ ਗਈ। ਭਾਵੇਂ ਉਹ ਸੰਤਾਨ ਦੀ ਸਿੱਕ ਚ ਪਾਗਲ ਹੋਇਆ ਫਿਰਦਾ ਸੀ। ਪਰ ਸ਼ੰਕੁਤਲਾ ਦੇ ਅਜਿਹੇ ਭਾਵਾਂ ਨੇ ਤਿਆਸਨ ਤਿਆਗ ਨੇ ਉਹਦੇ ਦਿਲ ਨੂੰ ਇੱਕ ਦਮ ਪਲਟ ਦਿੱਤਾ। ਉਹ ਬੇਹੋਸ਼ਾ ਹੋ ਕੇ ਬੋਲਿਆ ਮੈਂ ਆਪਣੀ ਸਹੁੰ ਵਾਪਸ ਲੈਂਦਾ। ਇਹ ਕਦੇ ਨਹੀਂ ਹੋ ਸਕਦਾ ਕਿ, ਕਿ ਇੱਕ ਮਰਦ ਸਹੁੰ ਖਾ ਕੇ ਮੁੱਕਰ ਜਾਵੇ, ਕਹਿ ਕੇ ਸ਼ੰਕੁਤਲਾ ਨੇ ਉਹਦੇ ਅਧੂਰੇ ਵਾਕ ਨੂੰ ਪੂਰਾ ਕੀਤਾ। ਸ਼ੰਕੁਤਲਾ ਜੋਗਿੰਦਰ ਸਿੰਘ ਕੋਲ ਦੋਹੇਂ ਬਾਹਾਂ ਵਧਾ ਕੇ ਬੋਲੇ। ਮੈਨੂੰ ਮੁਆਫ ਕਰ। ਮੈਂ ਤੇਰੇ ਨਾਲ ਧੱਕਾ ਕੀਤਾ ਹੈ। ਪਤੀ ਦੀਆਂ ਬਾਹਾਂ ਦਾ ਸਤਿਕਾਰ ਕਰਦੀ ਹੋਈ ਸ਼ੰਕੁਤਲਾ ਬੋਲੀ, ਤੁਸਾਂ ਜੀ ਹੁਣੇ ਮੇਰੇ ਸਿਰ ਦੀ ਸਹੁੰ ਚੁੱਕੀ ਸੀ। ਚੁੱਕੀ ਸੀ, ਪਰ ਤੇਰੇ ਤੋਂ ਬਖਸ਼ਾ ਲਵਾਂਗਾ। ਤੁਹਾਨੂੰ ਮੇਰੀ ਮੁਰਾਦ ਜ਼ਰੂਰ ਪੂਰੀ ਕਰਨੀ ਪਏਗੀ, ਕੀ ਮੁਰਾਦ, ਬਾਲ ਖਿਡਾਉਣ ਦੀ ਵਾਹਿਗੁਰੂ ਕਰੇ ਤੇਰੀ ਮੁਰਾਦ ਛੇਤੀ ਪੂਰੀ ਹੋਵੇ। ਪਰ ਇਹ ਮੈਥੋਂ ਨਹੀਂ ਪੂਰੀ ਹੋ ਸਕਦੀ, ਕਿਉਂ, ਮੈਨੂੰ ਔਲਾਦ ਨਹੀਂ ਹੋਏਗੀ, ਕਿਉਂ। ਤੂੰ ਕੋਈ ਬੁੱਢੀ ਹੋ ਗਈ ਹੈ। ਹਜੇ ਤਾਂ ਤੇਰੀ ਉਮਰ ਮਸਾਂ ਪੱਚੀਆਂ ਛੱਬੀਆਂ ਵਰ੍ਹਿਆਂ ਦੀ ਹੋਏਗੀ। ਬੁੱਢੀ ਤਾਂ ਨਹੀਂ ਹੋ ਗਈ, ਪਰ, ਫੇਰ ਪਰ, ਫਲਸ਼, ਭੱਦਰਾ ਅਤੇ ਚਾਨਣ ਦੇਈ ਮੈਨੂੰ ਬਦੋ-ਬਦੀ lady doctor ਪਾਸ ਲੈ ਗਈਆਂ। ਫੇਰ ਕੀ ਕਿਹਾ ਉਹਨੇ।

ਜੋ ਕੁੱਝ ਉਹਦੇ ਕੰਨਾਂ ਨੇ ਸੁਣਿਆ। ਅੰਗ ਤੀਸਰਾ ਇਸ ਤਰ੍ਹਾਂ ਕੁੱਝ ਸਮਾਂ ਹੋਰ ਲੰਘ ਗਿਆ, ਜੋਗਿੰਦਰ ਸਿੰਘ ਹੁਣ ਲੱਗਦੀ ਵਾਰ ਸ਼ੰਕੁਤਲਾ ਨੂੰ ਖੁਸ਼ ਰੱਖਣ ਚ ਰਹਿੰਦਾ ਸੀ। ਪਰ ਅਲੂਣੇ ਪਕਵਾਨ ਵਿੱਚੋਂ ਸ਼ੰਕੁਤਲਾ ਨੂੰ ਸੁਆਦ ਨਹੀਂ ਸੀ ਆ ਰਿਹਾ ਜਿਸਦੀ ਉਹ ਲੋੜਵੰਦ ਸੀ। ਪਤੀ ਦਾ ਦੂਜਾ ਵਿਆਹ ਕਰਵਾਉਣ ਦੀ ਲਗਨ ਉਹਦੇ ਦਿਲ ਚ ਬਰਾਬਰ ਕਾਇਮ ਰਹੀ। ਜਿਵੇਂ ਰਿੱਛ ਨੂੰ ਦੂਰੋਂ ਆਉਂਦਾ ਵੇਖ ਕੇ ਛੋਟਾ ਬਾਲ ਖੁਸ਼ੀ ਨਾਲ ਭੁੜਕ ਕੇ ਉਸ ਵੱਲ ਵੱਧਦਾ ਹੈ, ਉਹਦੇ ਭਾਣੇ ਕੋਈ ਚੰਗੀ ਚੀਜ਼ ਹੋਏਗੀ। ਪਰ ਜਦੋਂ ਉਹ ਰਿੱਛ ਦੇ ਨੇੜੇ ਜਾਂਦਾ ਹੈ, ਡਰ ਨਾਲ ਇੱਕ ਦਮ ਸਹਿਮ ਜਾਂਦਾ ਹੈ। ਇਹੋ ਹਾਲ ਸ਼ੰਕੁਤਲਾ ਦਾ ਸੀ। ਉਹ ਸ਼ੌਂਕਣਾਂ ਦੇ ਵਰਤਾਉ ਤੇ ਉਸ ਤੋਂ ਪੈਦਾ ਹੋਣ ਵਾਲੇ ਕਲੇਸ਼ਾ ਤੋਂ ਉੱਕੀ ਬੇਖਬਰ ਸੀ। ਇਸ ਸੰਬੰਧੀ ਉਹ ਕੇਵਲ ਐਨਾ ਹੀ ਸਮਝਦੀ ਸੀ ਕਿ ਘਰ ਇੱਕ ਹੋਰ ਵਹੁਟੀ ਆ ਜਾਏਗੀ। ਜਦ ਉਹਦੇ ਘਰ ਸੰਤਾਨ ਹੋ ਪਏਗੀ ਤਾਂ ਉਹਦੇ ਪਤੀ ਦੀ ਉਦਾਸੀ ਗਮ ਖੁਸ਼ੀ ਚ ਵੱਟ ਜਾਏਗੀ। ਉਹ ਫੁੱਲਿਆ ਨਹੀਂ ਸਮਾਏਗਾ ਅਤੇ ਉਹਨੂੰ ਅੱਗੇ ਨਾਲੋਂ ਵਧੀਕ ਪਿਆਰ ਕਰੇਗਾ। ਪਰ ਇਹਦੇ ਨਾਲ ਹੀ ਜਦੋਂ ਉਹਨੂੰ ਇਹ ਖਿਆਲ ਆਉਂਦਾ ਹੈ ਕਿ ਮੇਰਾ ਪਤੀ ਮੇਰੇ ਤੋਂ ਛੁੱਟ, ਕਿਸੇ ਹੋਰ ਨਾਲ ਵੀ ਪਿਆਰ ਕਰੇਗਾ, ਉਹਦੇ ਦਿਲ ਚ ਕਈਆਂ ਖਤਰਿਆਂ ਅਤੇ ਵਹਿਮਾਂ ਦੇ ਬੱਦਲ ਉਮੜ ਆਉਣੇ।